ਮੈਂ ਕਿਹਾ ਸੀ ਉਹਨੂੰ ਬਈ ਉੱਥੋਂ ਤੂੰ ਜਾ ਕੇ ਅਤੇ ਇੱਥੇ ਲਿਆ ਕੇ ਵੇਚਣਾ ਅਤੇ ਤੂੰ ਮੇਰੇ ਕੋਲੋਂ ਹੀ ਲੈ ਕੇ ਵੇਚ ਲਿਆ ਕਰ

ਅਤੇ ਯਾਰ ਗੱਲ ਸੁਣ ਪਿੰਡ ਚ ਬੁ ਬੁਰਾ ਲੱਗਦਾ ਬੰਦਾ, ਉਹ ਥੋੜ੍ਹਾ ਇਹ ਕੰਮ ਕਰ ਸਕਦਾ ਯਾਰ

ਅਤੇ ਉਹ DC ਲੱਗਾ ਵਾ, ਉੱਥੇ ਵੀ ਉਹੋ ਕੰਮ ਕਰਦਾ। ਆਹੋ ਪਰ ਫੇਰ ਵੀ ਅੱਖਾਂ ਤੋਂ ਪਰੋਤਾ ਕੰਮ ਬੜਾ ਹੁੰਦਾ ਵਾ ਮੈਂ ਪੁੱਛਣਾ ਸੀ ਤੈਨੂੰ ਇਹ ਗੱਲ ਅਤੇ ਮੈਂ ਪੁੱਛ ਲਈ

ਮੈਂ ਤਾਂ ਨਹੀਂ ਉਹਨੂੰ ਕੋਈ ਗੱਲਬਾਤ ਨਹੀਂ ਮੈਂਨੂੰ ਗੁੱਸਾ ਤਾਂ ਬੜਾ ਆਇਆ ਸੀ ਮੈਂ

ਭਾਈ ਜਦੋਂ ਆਪ ਹੀ ਆ ਗਿਆ ਮੇਰੇ ਲਾਗੇ ਅਤੇ ਮੈਂ ਜਵਾਈ ਭਾਈ ਉੱਥੇ ਹੁਣ ਉਹਦੀ ਸੇਵਾ ਪਾਣੀ ਨਾ ਕਰਾਂ, ਹੁਣ ਮੈ ਜਿਹੜੀ ਚੀਜ਼ ਜੇ ਮੈਂ ਰੋਟੀ ਖਾਦਾ ਹੋਵਾਂ ਤਾਂ ਮੈਂ ਰੋਟੀ ਵੱਲੌ ਪੁੱਛਦਾਂ, ਜੇ ਮੈਂ ਦਾਰੂ ਪੀਂਦਾ ਹੋਵਾਂਗਾ ਤਾਂ ਮੈਂ ਉਹਨੂੰ ਕਹਿਣਾ ਬਈ ਲੈ ਬਈ ਪੈੱਗ ਲਾ ਲਾ।

ਮੈਂ ਤਾਂ ਹੁਣ ਉਹੋ ਪੁੱਛੂਗਾਂ ਕਿ ਉਹਦੇ ਲਈ ਮੈਂ ਵੱਖਰੀ variety ਲਿਆਉਣੀ ਕੋਈ

ਕਿਤੇ ਨਹੀਂ ਕਮ ਸੇ ਕਮ ਤੂੰ ਕਹਿ ਬਈ ਸਾਡੀ ਧੀ ਭੈਣ ਦਾ ਘਰ ਹੈ ਅਤੇ ਭਾਈ ਇਹ ਕੰੰਮ ਨਾ ਕਰ ਤੂੰ, ਤੂੰ ਤਾਂ ਸਗੋਂ ਤੂੰ ਤਾਂ ਆਪ ਉਹਨੂੰ ਸਲਾਵਾਂ ਦੇਣ ਡਿਆ

ਹਾਂ ਇਹ ਤੋੇ ਗੱਲ ਹੈ ਯਾਰ, ਇਹ ਗੱਲ ਭਾਅ ਰਾਜੇ ਭਾਅ ਤੇਰੀ ਸੱਚ ਬਾਈ ਯਾਰ, ਜੋ ਤੂੰ ਕਹਿਣ ਡਿਆ ਸੱਚ

ਮੇਰੀ ਗੱਲ ਸੁਣ, ਤੈਨੂੰ ਪਤਾ ਹੀ ਹੈ ਨਾ, ਬਈ ਸਾਡਾ ਪਿਉ ਇਹ ਕੰਮਾਂ ਚ ਨਹੀਂ ਖੁਸ਼, ਉਦਾਂ ਭਾਵੇਂ ਉਹ ਜਿਦਾਂ ਦਾ ਮਰਜ਼ੀ, ਤੈਨੂੰ ਪਤਾ ਉਹ ਇਹਨਾ ਕੰਮਾਂ ਚ ਨਹੀਂ ਖੁਸ਼ ਹੈਗਾ ਡਾ

ਜਾਂਦੀ ਇਹ ਗੱਲ ਪਤਾ ਤਾਂ ਤੂੰ ਦੱਸ ਬਈ ਤੇਰਾ ਹਸ਼ਰ ਕੀ ਉਹ ਕਰਦਾ ਪਹਿਲਾਂ

ਕਹਿ ਸਕਦਾ, ਮੈਂ ਤਾਂ ਜਿੱਥੇ ਐਨੇ ਡੰਗਰ ਲੋਕਾਂ ਦੇ ਖੋਲ੍ਹ ਛੱਡੇ, ਮੈਨੂੰ ਤਾਂ ਨਹੀਂ ਹੋਇਆ ਕੱਖ ਅਤੇ ਹੁਣ ਕੀ ਕਰ ਲੈਣਾ,

ਅਤੇ ਹੋਰ ਫੇਰ ਜਾਂਦਾ ਜਾਂ ਫੇਰ ਉੱਥੇ ਉਹ ਜਿੱਥੇ ਗੁਰਦੁਆਰੇ ਜਾਂਦੇ ਹੁੰਦੇ ਹੈ,

ਇਹਨਾ ਨੇ ਹੀ ਅਵਸਰ ਬਣਾਇਆ ਹੋਣਾ, ਬਈ ਲੱਕ ਬੰਨ੍ਹ ਕੇ ਆ ਜਾਉ, ਉਹਦੇ ਚ ਪ੍ਰਸ਼ਾਦੇ ਲੁਕਾ ਲਉ ਅਤੇ ਚੱਲ ਜਾਉ।

ਅੱਛਾ ਦੁਪਹਿਰਾਂ ਦਾ, ਦੁਪਹਿਰਾਂ ਦੀ ਰੋਟੀ ਉੱਥੋਂ ਉਹ ਸਾਰੀ ਤਿੰਨੋਂ time ਦੀ ਉੱਥੋਂ ਖਾਦੇ ਹੈ, ਮੈਨੂੰ ਤਾਂ ਇਹ ਹੈ ਬਈ ਮੇਰੀ ਕਿਤੇ ਕੁੜੀ ਨਾ ਸੰਤਰੀ ਬਣ ਜਾਏ।

ਆਹ ਜਿਹੜੀ ਇਹਨਾ ਨੇ ਦਿੱਤੀ ਹੈ

ਸਿੰਮ ਕਿ ਉਹ ਦੂਜੀ

ਆਉ ਜੀ ਇਹ ਪਤਾ ਨਹੀਂ ਕੀ ਕਰਦੇ ਸੀ ਮੈਨੂੰ ਤਾਂ ਲੱਗਦਾ ਇਹਨਾ ਨੇ ਪਤਾ ਕੀ ਕੀਤਾ, ਕਿਤੇ ਰਾਜੇ ਭਾਅ ਇਹਨਾ ਨੇ ਨਹੀਂ ਕਿਤੇ ਮੀਟ ਦੇ ਭੁਲੇਖੇ ਤੇਰੀ ਬੱਕਰੀ ਫੜਕੇ ਤੇ ਤੇਰੀ ਵੱਢ ਕੇ ਵੇਚਣ ਡੇ ਹੋਣੇ ਹੁਣ ਵਿੱਚ ਪਾ ਕੇ ਚੱਲ ਕੋਈ ਗੱਲ ਨਹੀਂ ਬੱਕਰੀਆਂ ਤਾਂ ਹੋਰ ਆ ਜਾਣੀਆਂ ਤਾਂ ਆਹ ਬੱਕਰੀ ਸੂਤ ਕਰ ਦੇ ਨਾ ਇੱਕ ਵਾਰੀ

ਅਤੇ ਮੈਨੂੰ ਤਾਂ ਲੱਗਦਾ ਇਹੋ ਕਿਤੇ ਸਿਲ ਸਿਲਕੀ ਦੀ ਕਿਤੇ ਇਹਨੂੰ ਤਾ ਨਹੀਂ ਵੇਚ ਵੂਚ ਦਿੱਤੀ ਬੱਕਰੀ ਚੱਲ ਵੱਢ ਕੇ ਵੇਚ ਵੱਟ ਪਤਾ ਨਹੀਂ ਹੁਣ ਕੀ ਹੋਇਆ ਕੀ ਨਹੀਂ ਹੋਇਆ, ਬੱਕਰੀ ਸਾਡੀ ਚੱਲ ਗਈ ਹੈ, ਗੱਲ ਖਤਮ

ਵਾਲਾ ਲਾ ਗਿਆਂ ਤੂੰ ਆਪਦਾ ਦੇਣ ਨੂੰ ਉਹ ਆਹ ਇੱਕ ਹੁਣ ਮੈਂ ਡੋਡੀ ਹੁਣਾਂ ਨੂੰ ਦਿੱਤੀ ਹੈ, ਉਹ ਬਿਮਾਰ ਰਹਿਣ ਲੱਗ ਗਈ ਸੀ, ਸੱਟ ਲੱਗ ਗਈ ਸੀ ਉਹਦੇ, ਕੁੱਤੇ ਨੇ ਵੱਢਤਾ ਸੀ ਉਹਨੂੰ

ਉਹ ਮੈਂ ਜਿੱਥੋਂ ਲਿਆਇਆਂ ਨਾ ਬੱਚਾ ਲੱਭ ਕੇ ਮੈਨੂੰ ਪਤਾ ਬਈ ਕਿੰਨੇ ਮੁਸਕਿਲਾਂ ਨਾਲ ਲਿਆਇਆਂ ਲੱਭ ਕ, ਇੱਥੋਂ ਦੇ ਮੇਰੇ ਗਾਹਕ ਨਿਕਲਦੇ ਨਹੀਂ ਤੁਸੀਂ ਦੇਖੇ ਕਿਸੇ ਪਾਸੇ ਮੈਂ ਨਿਕਲ ਨਹੀਂ ਸਕਦਾ ਕਿਸੇ ਪਾਸੇ

ਮੇਰੇ ਕੋਲ ਪੰਜ ਮਿੰਟ ਦਾ ਟਾਈਮ ਹੈ ਨਹੀਂ ਅਤੇ ਮੈਂ ਪੂਰਾ ਦਿਨ ਲਾ ਕੇ ਲੱਭ ਕੇ ਲਿਆਇਆਂ। ਅਤੇ ਪਤਾ ਹੀ ਹੈ ਤੇਰਾ ਕਾਰੋਬਾਰ ਬਹੁਤ ਵਧੀਆ ਚੱਲਣ ਡਿਆ ਵਾ, ਕੋਈ ਚੰਗਾ ਕਾਰੋਬਾਰ ਹੈ, ਕੋਈ ਮਾੜਾ ਮੋਟਾ ਥੋੜ੍ਹਾ ਵਾ, ਤੈਨੂੰ ਪਤਾ ਦੁਕਾਨ ਇੱਕ ਦਿਨ ਵੀ ਬੰਦ ਰਹਿ ਗਈ ਤਾਂ ਮੇਰਾ ਘੱਟੋ ਘੱਟ ਵੀਹ ਹਜ਼ਾਰ ਦਾ ਨੁਕਸਾਨ ਹੁੰਦਾ ਹੈ। ਉਹ ਹੋ ਹੋ ਹੋ ਹੋ ਠੀਕ ਹੈ ਠੀਕ ਹੈ ਹੈਂ ਉਹ ਦਿਨ ਮੈਂ ਵੀਹ ਪੱਚੀ ਹਜ਼ਾਰ ਦੀ ਦਿਹਾੜੀ ਤੋੜੀ ਅਤੇ ਨਾਲੇ ਅਠਾਈ ਹਜ਼ਾਰ ਦਾ ਬੱਚਾ ਲਿਆਇਆਂ ਲੱਭ ਕੇ

ਨੁਕਸਾਨ ਇਹ ਹੋ ਗਿਆ ਮੇਰਾ ਅਤੇ ਹੁਣ ਇਸ ਟਾਈਮ ਜਿਹੜਾ ਉਹਦਾ ਰੇਟ ਲੱਗਣ ਡਿਆ ਸੀ ਉਹਦੇ ਹਿਸਾਬ ਨਾਲ ਮੇਰਾ ਢਾਈ ਤਿੰਨ ਲੱਖ ਰੁਪਈਏ ਦਾ ਗਿਆ।

ਅਤੇ ਢਾਈ ਤਿੰਨ ਲੱਖ ਤੁਸੀਂ ਗਵਾਂ ਕੇ ਵੇਖੋ ਨਾ ਅਤੇ ਭਲਾ ਰੋਟੀ ਜੇ ਤੁਹਾਨੂੰ ਮਹੀਨਾ ਵੀ ਲੰਘ ਜਾਊ ਫੇਰ ਗੱਲ ਕਰਿਉ ਰੋਟੀ ਭਾਅ ਉਦਾਂ ਗਮ ਦੇ ਜਾਣੇ ਹੈ ਸਾਡੇ ਵਰਗਿਆਂ ਨੇ ਇਹਦੇ ਇਹ ਚ ਤੂੰ ਸੱਚਾ ਵਾਂ, ਇਹ ਤਾਂ ਜਿਹਦੇ ਤੇ ਪੈਂਦੀ ਹੈ ਨਾ ਉਹਨੂੰ ਪਤਾ ਵਾ ਅਤੇ ਅੱਜ ਇਹਦੇ ਬੜੀਆਂ ਪੈਣੀਆਂ ਜੇ ਆ ਲੈਣ ਦੇ ਇਹਨੂੰ ਘਰ ਨਹੀਂ ਉਹ ਆਉਂਦੇ ਨਹੀਂ ਹੁੰਦੇ, ਵਾਹ ਪਿਆ ਜਾਣੇ ਤਾਂ ਰਾਹ ਪਿਆ ਜਾਣੇ

ਚੱਲੋ ਆਪੇ ਆ ਜਾਊ ਹੋ ਫੇਰ ਆ ਲੈਣੀ ਨਹੀਂ ਤਾਂ ਮਾੜੀ ਮੋਟੀ ਯਾਰ ਕਲਾ ਪਾਉਣ ਨਾਲੋਂ ਐਵੇਂ ਚੰਗਾ, ਪਰਾ ਦਫਾ ਕਰ, ਪਰ ਕਿਹੜੇ ਚੱਕਰਾਂ ਚ ਪਏ, ਬੱਕਰੀ ਬੱਕਰੀ ਸਵੇਰ ਦਾ ਲਾਇਆ ਹੋੲੋਆ, ਬੱਕਰੀਆਂ ਹੋਰ ਆ ਜਾਣਗੀਆਂ, ਨਾਂ ਉਦੋਂ ਤੇਰਾ ਮੈਂ ਪੁੱਛਦਾ ਯਾਰ ਡੋਡੀ ਹੋਰਾਂ ਤੋਂ ਬੰਦਾ ਵਾਕਫ ਹੈਗਾ ਤੈਨੂੰ ਬੱਕਰੀ ਵੀ ਇੱਕ ਲੈ ਦਿੰਦਾ ਮੈਂ

ਚੰਗਾ ਚੰਗਾ

ਹਾਂਜੀ ਵਧੀਆ ਤੁਸੀਂ ਸੁਣਾਉ ਠੀਕ ਓ

ਹਾਂਜੀ ਅਨੀਤਾ ਜੀ ਫੁੱਲਕਾਰੀ ਦੇ related ਗੱਲ ਕਰਨੀ

ਜਿਵੇਂ ਆਪਾਂ ਕੋਈ ਫੁੱਲਕਾਰੀ

ਸਬ ਤੋਂ ਪਹਿਲਾਂ ਫੇਰ ਆਪਾਂ ਫੁੱਲਕਾਰੀ ਬਣਾਉਣ ਵਾਸਤੇ

ਸਭ ਤੋਂ ਪਹਿਲਾਂ ਆਪਾਂ ਦੇਖਣਾ ਵੀ ਕੱਪੜਾ ਕਿਹੜਾ ਲੇਣਾ ਦੁਪੱਟੇ ਤੇ ਕਰਵਾਨੀ ਐ suit ਤੇ ਕਰਵਾਨੀ ਐ fabric ਕਿਹੜਾ ਲੇਣਾ ਹੈਗਾ

ਸਭ ਤੋਂ ਪਹਿਲੇ ਆਪਾਂ fabric ਦੇਖੋਗੇ ਫਿਰ ਉਸ ਤੋਂ ਬਾਅਦ ਆਪਾਂ design select ਕਰਨਾ ਵੀ ਕਿਹੜਾ design ਬਣਾਉਣਾ ਫੇਰ ਉਸ ਤੋਂ ਬਾਅਦ color combination

ਪਸੰਦ ਵੀ ਕਰ ਲਿਆ ਕੀ ਸਾਨੂੰ edition ਦਾ ਚਾਹੀਦਾ ਜਾ ਆਪਾਂ ਨੂੰ pure ਦਾ ਚਾਹੀਦਾ chinon CHIFFON ਦਾ ਚਾਹੀਦਾ ਕੋਈ ਵੀ ਹਨਾ ਆਪਾਂ

ਉਹਦੇ ਤੇ ਆਪਾਂ ਫੁੱਲਕਾਰੀ ਦੀ ਹੁਣ ਕਢਾਈ ਕਰਨੀ ਐ

ਫੇਰ ਆਪਾਂ ਕਢਾਈ ਕਰਨ ਵਾਸਤੇ ਚੱਲੋ ਤੁਸੀਂ ਕਿਆ ਕਿ color combination ਹਨਾ ਆਪਾਂ ਚੱਲੋ ਉਹ ਵੀ ਕਰ ਲਏ ਪਰ ਉਹਦੇ design ਤਾਂਵੀ ਆਪਾਂ ਕਿਤੇ ਨਾ ਕਿਤੇ ਦੇਖਾਂਗੇ ਹਾਂਜੀ design ਕਈ ਵਾਰੀ ਆਪਾਂ NET ਤੇ ਵੀ ਦੇਖ ਲੇਣੇ ਆ ਕਈ ਵਾਰੀ ਕਿਸੇ ਦੇ ਪਾਇਆ ਵੀ ਦੇਖ ਲੇਣੇ ਆ ਆਪਾਂ market ਵਿੱਚ ਜਾਂਦੇ ਹਾਂ ਕੋਈ ਕਿਸੇ ਦੇ ਪਾਇਆ ਦੇਖਿਆ ਹੁੰਦਾ ਆਪਾਂ market ਵਿੱਚ ਜਾਂਦੇ ਹਾਂ ਕੋਈ ਕਿਸੇ ਦੇ ਪਾਇਆ ਦੇਖਿਆ ਹੁੰਦਾ

ਹਾਂ

ਫੇਰ ਫੇਰ ਕਿਹੜਾ thread ਚਾਹੀਦਾ ਹੁੰਦਾ

design ਬਣਾਉਗੇ ਫੇਰ ਉਸਨੂੰ trace ਮਾਰਨ ਲੀ ਪਹਿਲੇ trace paper ਲੇਣਾ ਪੈਂਦਾ pencils ਨਾਲ draw ਕਰਨਾ ਪੈਂਦਾ ਹਾਂ ਪਹਿਲਾਂ ਆਪਾਂ ਹਾਂ trace ਤੇ draw ਕਰਾਂਗੇ draw ਕਰਕੇ ਫੇਰ ਆਪਾਂ

ਜਿਹੜੀ pinning ਕਰਦੇ ਹੋ ਜਿਹੜੀ ਹੁਣ ਕੋਈ pinning ਕਰਦੇ ਹੋ trace ਬਣਾ ਲਈ ਆਪਾਂ ਨੇ ਉਹਦੀ pinning ਕਰਨੀ ਹੈ ਤੇ ਉਹ pinning ਤੁਸੀਂ ਹੱਥ ਨਾਲ ਕਰਦੇ ਓ ਜਾਂ ਮਸ਼ੀਨ ਨਾਲ ਉਹ ਹੱਥ ਨਾਲ ਈ ਹੋ ਜਾਂਦੀ ਐ ਮਸ਼ੀਨ ਨਾਲ ਵੀ ਪਰ ਮਸ਼ੀਨ ਨਾਲ ਜਿਆਦਾ best ਹੁੰਦੀ ਹੈ ਕਿਉਂਕਿ ਉਹ ਬਰੀਕ ਹੁੰਦੀ ਹੈ ਜਲਦੀ ਹੁੰਦੀ ਹੈ ਹੱਥ ਨਾਲ ਥੋੜੀ ਸੁਈ ਮੋਟੀ ਮੋਟੀ or time ਵੀ ਬਹੁਤ ਜਿਆਦਾ ਲੱਗਦਾ

ਠੀਕ ਐ ਤਾਂ ਜਿਹੜੀ ਇਹ ਕਢਾਈ ਹੈ ਇਹ computer ਨਾਲ ਵੀ ਤਾਂ ਹੋ ਸਕਦੀ ਐ ਅੱਜਕਲ ਜਿਵੇਂ ਜਿਆਦਾਤਰ trend ਅੱਜਕਲ computerized ਕਢਾਈਆਂ ਚੱਲ ਰਹੀਆਂ ਨੇ ਤਰ੍ਹਾਂ ਤਰ੍ਹਾਂ ਦੀਆਂ ਹੱਥ ਦੀ ਕਢਾਈ ਵੀ ਇਹ ਆਪਣੀ ਜਗ੍ਦੀਹਾ value ਆ ਉਹਦੀ ਹਨਾ ਹਾਂਜੀ ਮਸ਼ੀਨਾ ਵੀ computerized ਮਸ਼ੀਨਾ ਚੱਲ ਪਿਆਂ ਉਹਦੇ ਨਾਲ ਵੀ ਮਤਲਬ ਕਿ ਤਿਆਰ ਹੁੰਦੇ ਨੇ ਦੁਪੱਟੇ ਪਰ ਜੋ ਚੀਜ ਹੱਥ ਨਾਲ ਐ ਉਹ ਮਸ਼ੀਨਾਂ ਨਹੀਂ ਬਣਾ ਸਕਦੀਆ ਹਾਂ ਹੱਥ ਦੀ ਕਢਾਈ ਦੀ value ਜਿਹੜੀ ਉਹ ਜਿਆਦਾ

ਉਹਦੀ ਆਪਣੀ ਅੱਲਗ ਤੋਂ quality or look ਠੀਕ ਐ ਤਾਂ ਜਿਵੇਂ ਆਪਾਂ ਬਾਗ ਬਨਾਣਾ ਹੈਗਾ ਬਾਗ ਬਣਾਨ ਵਾਸਤੇ ਪਹਿਲਾਂ ਆਪਾਂ fabric ਲੈ ਲਿਆ ਫੇਰ ਆਪਾਂ ਉਹਦੀ trace ਬਣਾ ਲਈ ਹਨਾ trace ਕਰ ਵੀ ਲਈ ਤੇ ਇਹਦੇ ਵਾਸਤੇ ਫੇਰ ਆਪਾਂ ਕਡਾਈ ਕਰਨ ਵਾਸਤੇ ਜਿਹੜੇ thread use ਕਰਦੇ ਆ

ਉਹ ਵੀ ਇੱਕੋ ਹੀ quality ਦੇ ਹੁੰਦੇ ਜਾ ਅਲੱਗ ਅਲੱਗ ਤਰ੍ਹਾਂ ਦੇ ਵੀ ਹੁੰਦੇ ਕੋਈ ਹਮ ਜਿਆਦਾਤਰ ਪੱਟ ਦੇ thread ਹੀ ਲੱਗਦੇ ਨੇ ਵੈਸੇ anchor ਦੇ ਵੀ ਹੁੰਨੇ ਐ

ਛੋਟਾ ਜਾ ਕੰਮ ਜਾਂ ਖਾਸ cushion ਵਗੈਰਾ ਵਾਸਤੇ ਵਰਤੇ ਜਾਂਦੇ ਨੇ ਜਿਹੜੀ main ਫੁੱਲਕਾਰੀ ਐ ਉਹ ਪੱਟ ਦੇ thread ਨਾਲ ਹੀ ਕਰਦੇ ਆ

ਇਹ ਵੀ ਕਪੰਨੀਆਂ ਹੈਗੀਆਂ ਸਾਇਕਲ ਕੰਪਨੀਆਂ

ਪੱਟ ਦਾ thread ਹੀ ਕਿਹਾ ਜਾਂਦਾ ਉਨੂੰ ਫੁਲਕਾਰੀ thread

ਤੇ ਫੁਲਕਾਰੀ ਹੁਣ ਹੁੰਦੀ ਵੀ ਦੋ ਤਰ੍ਹਾਂ ਦੀ ਹੈ ਇੱਕ ਕੱਚੀ ਹੁੰਦੀ ਹੈ ਇੱਕ ਪੱਕੀ ਜਿਸ ਨੂੰ traditional ਫੁਲਕਾਰੀ ਕਹਿੰਦੇ ਐ ਹਾਂ ਕਈ ਤਰ੍ਹਾਂ ਦੀ ਕਢਾਈ ਹੁੰਦੀ ਹੈ ਨਾ ਫੁਲਕਾਰੀ ਦੀ ਵੀ

ਅੱਛਾ ਹਾਂ ਇੱਕ ਜਿਹੜੀ single thread ਨਾਲ ਕਰਦੇ ਹੋ ਬਿਲਕੁਲ ਉਹਦੀ look ਹੁੰਦੀ ਹੈਂ ਜਿਵੇਂ ਕਿ computerized ਕੀਤੀ ਐ ਹਨਾ

ਇਹਨਾ ਦੇ ਜਿਵੇਂ ਹੁਣ ਅੱਲਗ ਅੱਲਗ ਕਢਾਈ ਹੋਊਗੀ ਹਨਾ ਅੱਲਗ ਅੱਲਗ fabric ਹੋ ਗਿਆ ਅੱਲਗ ਅੱਲਗ ਤਰ੍ਹਾਂ ਦੇ ਟਾਂਕੇ ਹੋ ਗਏ ਹਨਾ

ਵੈਸੇ main ਦੋ ਟਾਂਕੇ ਹੁੰਦੇ ਨੇ ਇੱਕ ਕੱਚੀ or ਇੱਕ ਪੱਕੀ ਫੁਲਕਾਰੀ ਜਿਹੜਾ

ਤੁਹਾਡੀ ਅਵਾਜ਼ ਨਾ ਥੋੜੀ ਕੱਟ ਕੇ ਆਉਂਦੀ ਕੱਟ ਕੇ ਆਰੀ ਮੇਰੀ ਅਵਾਜ਼ ਤੁਹਾਡੀ ਅਵਾਜ਼ ਕੱਟ ਕੱਟ ਕੇ ਵਿੱਚ ਆਉਂਦੀ ਕਈ ਵਾਰੀ

ਇਹ ਤੁਸੀਂ frame ਲਾਕੇ ਕਰਦੇ ਹੋਵੋਗੇ ਕੇ ਬਿਨਾ frame ਤੋਂ ਵੀ ਇਹ ਕਢਾਈ ਹੋ ਜਾਂਦੀ ਨਹੀਂ ਜਿਹੜੀ ਕੱਚੀ ਕਢਾਈ ਹੈ ਉਹ ਤਾਂ frame ਤੋਂ ਬਗੈਰ ਵੀ ਹੋ ਜਾਂਦੀ ਹੈਗੀ ਹੈ

ਪਰ ਕਈ ਤਾਂ frame ਤੋਂ ਬਗੈਰ ਬਿਲਕੁੱਲ ਕੱਡ ਹੀ ਨਹੀਂ ਸਕਦੇ ਲੇਕਿਨ ਮੈਂ ਤਾਂ ਕੱਡ ਲੇਨੀ ਆ

ਕੋਈ ਹਾਂ ਜਿਵੇਂ ਕਿਸੇ ਬੰਦੇ ਨੂੰ ਤਾਂ practice ਜਿਆਦਾ ਹੈਗੀ ਐ ਹਨਾ ਤਾਂ